ਹਮ ਡਿੰਪਲ ਹੁਣਾ ਨੂੰ ਘੱਲੀ ਹਾਂਜੀ ਮੈਂ ਕਿਹਾਂ ਡਿੰਪਲ ਨੂੰ ਘੱਲੀ ਜੇ ਜਿਨਸੂ ਅੱਛਾ

ਨਹੀਂ ਹਲੇ ਉਹਨੂੰ ਲੱਗ ਜਾਣਾ ਟੈਮ ਉਹਨੂੰ

ਚਲੋ ਕੋਈ ਨੀ ਆ ਜਾਣਗੇ

ਮੈਂ ਕਿਹਾਂ ਆ ਜਾਣਗੇ ਆਹੋ ਹਲੇ ਉਹਨਾਂ ਨੂੰ ਟੈਮ ਲੱਗਨਾ ਵਾ

ਮੈਂ ਕਿਹਾਂ ਦੁਆ ਕਰਨ ਡਏ ਹੁਣੇ ਹਲੇ

ਮੈਂ ਕਿਹਾਂ ਤਾਜ਼ਾ ਖਬਰ

ਕੋਈ ਵੀ ਸੁਣਾਓ ਹਮ ਸਾਡੇ ਕੋਲ ਤਾਜ਼ਾ ਹੈਨੀ ਕੋਈ ਅੱਛਾ

ਭੁੱਖ ਲੱਗੀ ਆ ਅੱਛਾ ਹਮ ਤੇ ਧਾਰ ਕੱਢਣੀ ਕਿੰਨਾ ਕੰਮ ਕਰਨਵਾਲਾ ਖਲੇ ਅੱਛਾ ਬੜੀ ਛੇਤੀ ਰੋਟੀ ਖਾਣ ਲੱਗ ਪੈਂਦੇ ਜੇ ਹੋਰ ਚੋਲ ਖਾਧੇ ਤੇ ਤਾਂਵੀ ਭੁੱਖ ਲੱਗੀ ਐ

ਹਾਂ ਆਪਾਂ ਤੇ late ਈ ਖਾਣੇ

ਚੱਲ ਵਧੀਆ ਚਾਹੀਦਾ ਹਮ

ਅੱਛਾ ਹੋਰ ਗਵੰਡੀਂ ਹਾਂਜੀ ਜੈਨਸ ਡਿਆ ਐ ਸ਼ੈਤਾਨੀਆ ਕਰਨ ਅੱਛਾ ਹਮ ਕਦੀ ਆਟਾ ਖੜ ਕੇ ਸਿਰ ਚ ਪਾਉਣ ਡਿਆ ਆਪਣੇ ਚ, ਕਦੀ ਕੁਸ਼ ਕਰਦਾ ਹੁਣ ਰੋਟੀਆਂ ਨੀ ਪਕਾਉਣ ਡੈਣ ਡਿਆ

ਹੁਣ ਅੰਦਰ ਵਾੜਤਾ ਉਹਨੇ

ਹਾਂ ਤਾਂ ਫਿਰ ਰੋਟੀ ਆਏ ਕੀ ਕਰਨ ਲੱਗੇ

ਮੈਂ ਏਹਦਾ ਦਾਦਾ ਵਾਵਾਂ ਚੀਜ਼ੀਆ ਚਉਜ਼ੀਆ ਲਿਆਉਂਦਾ ਰਹਿੰਦਾ

ਆਹੋ ਥੱਲੇ ਟਿਕਣ ਨੀ ਸੀ ਡਿਆ

ਇਹਤੋਂ ਨੀ ਟਿਕ ਹੁਣਾ

ਅਛ ਮੈਂ ਕਿਹਾਂ ਇਹਨੇ ਕਿੱਥੇ ਟਿਕਣਾ ਵਾ

ਹੋਰ

ਹੋਰ ਡੰਗਰਾਂ ਦਾ ਹੈ ਹੁਣ ਈ ਕੰਮ ਅਜੇ ਨਾ ਗਏ ਆ ਹਮ ਕਰਨ ਦਐ ਕੰਮ ਆਪਣਾ

ਹਾਂ ਹਮ ਵਧੀਆ ਹੋਰ ਫੇਰ

ਸਾਡੀ ਤਾਂ ਤੂੜੀ ਸੁੱਟੀ ਚੱਲੀ ਏ ਚੱਲ ਵਧੀਆ ਸੁੱਟ ਕੇ ਆਈ ਹੁਣ ਸਾਰੀ

ਅਹ

ਤੁਹਾਡੇ ਬਣਗੀ ਸਾਰਿ ਓਥੇ ਅੱਛਾ ਹਮ ਬਣਗੀ ਏ

ਹੋਰ

hello

ਵਧੀਆ ਮੈਂ

ਚਲੀ ਘਰੋਂ ਬਾਹਰ ਤੇ

ਹਮ

ਹੋਰ ਫਿਰ ਅੱਜ-ਕੱਲ੍ਹ ਕਿੱਥੇ ਹੁੰਦੇ ਹੋਗੇ। ਹੂੰ। ਘਰੇ ਈ ਹੁੰਦੇ ਆ। ਹੋਰ ਫਿਰ ਸਕੂਲ ਦੀ ਕੋਈ ਗੱਲਬਾਤ ਸੁਣਾਓ। ਸਕੂਲ ਨੀ ਜਾਂਦੇ ਹੁੰਦੇ ਤੁਸੀਂ। ਨਾ ਬਾਈ, ਹਾਲੇ ਲੱਗੇ ਨੀ ਹੈਗੇ ਸਕੂਲ ਸਾਡੇ। ਦਾਖਲਾ ਨੀ ਭਰੇ ਹਾਲੇ। ਕਿੰਨੀ ਤਾਰੀਕ ਤੋਂ ਲੱਗਣਗੇ। ਪਤਾ ਨੀ ਬਾਈ ਹਾਲੇ ਤਾਂ। ਦਾਖਲਾ ਭਰ ਕੇ ਆਵਾਂਗੇ।

ਕੁਛ ਨੀ ਹੁੰਦਾ। ਗੁਰੂ ਨਾਨਕ ਕਾਲਜ ਹੈਗਾ, ਫਿਰ ਉਥੇ ਲਗਾਂਗੇ। ਭਰ ਦਿਉ। ਪੈਸਾ ਬੋਲਦਾ।

ਸਕੂਲ ਦੀ ਗੱਲਬਾਤ ਸੁਣਾਓ ਕੋਈ।

ਸਕੂਲ ਚ ਕਿੰਨੇ ਕ ਕਾਰੇ ਕੀਤੇ ਹੋਣੇ। ਦਸਵੀਂ ਚ ਤਾਂ ਨਜਾਰੇ ਈ ਸੀਗੇ ਯਾਰ। ਕਿੰਨੇ ਕ ਕਾਰੇ ਕੀਤੇ ਆ। ਖਿਲਾਰੇ ਹੁਣ ਤੈਨੂੰ ਕੀ ਦੱਸਾ ਮੈਂ।

ਬਹੁਤ ਕੀਤੇ ਨੇ। ਕੁੜੀਆਂ ਦੇ ਚੱਕਰ ਚ ਕਿ ਦੂਜੇ। ਉਈ ਲੰਡੂ ਜੇ।

ਚੱਲ ਥੋਡੀ ਤਾਂ ਨੀ ਖਿਚੀ ਕਿਸੇ ਨੇ ਬਾਂਹ ਲੱਤ। ਨਹੀਂ।

ਹੂੰ, ਹੋਰ। ਖਾ ਲਈ ਭਰਾ ਰੋਟੀ।

ਥੋਡੇ ਪਿੰਡ ਲਵੇ ਕਿਹੜਾ ਸ਼ਹਿਰ ਪੈਂਦਾ ਏ।

ਜ਼ਿਲ੍ਹਾ ਵੀ ਮਾਨਸਾ। ਜ਼ਿਲ੍ਹਾ ਵੀ ਮਾਨਸਾ ਈ ਆ। ਨਾਨਕੇ ਕਿੱਥੇ ਆ ਬਈ ਸੋਡੇ। ਨਾਨਕੇ ਕਿੱਥੇ ਆ ਬਈ ਸੋਡੇ। ਨਾਨਕੇ ਕਿੱਥੇ ਆ ਸੋਡੇ।

ਹੋਰ ਫੇਰ।

ਖੇਤੀ ਖੁਤੀ ਕਰਦੇ ਨੇ। ਨਹੀਂ। ਹੋਰ ਤੁਸੀਂ ਕਰਦੇ ਓ। ਨਾ ਬਈ, ਠੇਕੇ ਤੇ ਲੈਣੇ ਆ ਜਮੀਨ। ਚਲੋ ਵਧੀਆ।

ਉਹ ਕਿੰਨੇ ਲੈਂਦੇ ਓ ਠੇਕੇ ਤੇ। ਇਕ ਕੈਨਾਲ। ਦੋ ਕਿਲੇ। ਮੈਨੂੰ ਇਕ ਕੈਨਾਲ ਸੁਣਿਆ। ਨਾ ਨਾ, ਓ ਤਾਂ ਓ ਵੀ ਕੁੱਤੇ ਖਾਤਰ ਰੱਖੀ ਹੋਈ ਆ। ਕੁੱਤੇ ਨੇ ਨਾ ਸਾਡੇ। ਲੈ ਕੇ ਜਾਣੇ ਨੇ ਲੈ ਜਾਇਓ। ਨਾ ਮੈਂ ਤਾਂ ਕੀ ਕਰਾਉਣੇ ਨੇ।

ਸਹੀ ਗੱਲ ਆ। ਗਊਸ਼ਾਲਾ ਨੂੰ ਬਣਾਵਾਂਗੇ। ਹੂੰ। ਅੱਛਾ। ਵਧੀਆ ਯਾਰ ਉਹਨਾਂ ਦਾ ਵੀ। ਆਈ ਚਲੀ ਜਾਣਾ ਰਹਿਣਾ। ਗਊ ਦਾ ਤਾਂ ਪੁੰਨ ਈ ਆ। ਗਊ ਦਾ ਪੁੰਨ ਕਰੀ ਚਲਿਆ ਕਰੋ। ਸੋਡੇ ਕੀ ਪਸ਼ੂ ਆ ਬਾਈ। ਸਾਡੇ ਤਾਂ ਬਾਈ ਗਾਈਆਂ ਈ ਆ। ਵਧੀਆ ਈ ਹੋਣਾ। ਅੱਠ-ਨੌਂ ਤਾਂ ਘੋੜੇ ਨੇ। ਦਸ-ਬਾਰਾਂ ਊਠ ਨੇ। ਤੇ ਵੀਹ ਪੱਚੀ ਮੱਝਾਂ ਨੇ। ਤੇ ਚਾਰ ਗਾਈਆਂ ਨੇ।

ਹੈਗੀਆਂ ਨੇ ਬਾਈ। ਹੈਗੀਆਂ ਨੇ। ਪਤਾ ਜਿਹੜੇ ਸਾਬ ਨਾਲ ਤੂੰ ਪੰਪ ਮਾਰੀ ਜਾਂਦਾ। ਮੈਨੂੰ ਤਾਂ ਲੱਗਦਾ ਜਿਹੜੇ ਸਾਬ ਨਾਲ ਤੂੰ ਪੰਪ ਮਾਰੀ ਜਾਂਦਾ।

ਵਾਹਲੇ ਨੀ ਮਾਰੀ ਜਾਂਦਾ ਤੂੰ ਤਾਂ। ਨਾ ਬਾਈ। ਨਾ

ਊਠ ਉਰੇ ਕੀ ਕਰਨ ਆਉਣਗੇ, ਪਹਿਲਾ ਤੂੰ ਆਏ ਦੱਸ। ਊਠ ਬਾਈ ਆਉਂਦੇ ਨੇ ਉਰੇ। ਹੈਗੇ ਨੇ।

ਰਾਜਸਥਾਨ ਕੀ ਲਹਿਦਾ ਗਾ, ਪਿੰਡ ਚ ਹੋ ਸਕਦੇ ਉਹ ਤਾਂ।

ਕਿਉਂ ਨੀ ਹੁੰਦੇ, ਦੂਜੇ ਲੋਕਾਂ ਕੋਲ ਵੀ ਹੁੰਦੇ ਨੇ। ਉਹ ਕਿਹੜਾ ਚੂੜੀਆਂ ਪਾਈਆਂ ਹੁੰਦੇ ਨੇ, ਉਹ ਰੱਖ ਨੀ ਸਕਦੇ।

ਕਿੰਨੇ ਆਖਿਆ ਸੀ ਮੈਂ।

ਕਿੰਨੇ ਆਖਿਆ ਸੀ ਮੈਂ। ਦੱਸੀ ਮਾੜਾ ਜਾ।

ਫੇਰ। ਬਾਰਾਂ ਕੀ ਥੋੜੇ ਨੇ।

ਮੈਂ ਤਾਂ ਕੀ ਕਰਾਉਣੇ ਆ। ਹੋਰ ਫਿਰ। ਵਧੀਆ ਬਸ। ਚਲੋ ਵਧੀਆ ਈ ਚਾਹੀਦਾ। ਘਰ ਪਰਿਵਾਰ ਠੀਕ ਆ। ਵਧੀਆ ਬਈ ਵਧੀਆ ਵਧੀਆ। ਜਿੰਮ ਜੂਮ ਜਾਣੇ ਓ।

ਹੋਰ ਤਾਂ ਮਾਨਸਾ ਆ ਹੁਣ।